interview ਦੇਣ ਜਾਂਦੀ ਹੈ, ਉੱਥੇ ਓਹੋ ਮੁੰਡਾ ਵੀ ਇੱਕ ਮੁੰਡਾ ਵੀ ਆਇਆ ਹੁੰਦਾ ਹੈ । ਜਦੋਂ ਓਹ ਕੁੜੀ ਓਹ ਮੁੰਡੇ ਨੂੰ ਦੇਖਦੀ ਹੈ ਤਾਂ ਕੁੜੀ ਨੂੰ ਓਹ ਮੁੰਡਾ ਬਹੁਤ ਸੋਣਾ ਲੱਗਦਾ ਹੈ। ਪਰ ਕੁੜੀ ਸੋਚਦੀ ਹੈ ਕੀ ਓਹ ਕਦੇ ਇਸ ਨਾਲ ਗੱਲ ਨਹੀਂ ਕਰ ਸਕਦੀ ਪਰ ਉਸ ਨੇ ਕਦੀ ਸੋਚੇਆ ਨਹੀਂ ਸੀ ਕੀ ਓਹ ਉਸ ਮੁੰਡੇ ਨਾਲ ਦੋਬਾਰਾ ਮਿਲੇਗੀ, ਕੁੜੀ interview ਦਿੰਦੀ ਹੈ। ਅਤੇ ਓਹ ਉਸ ਵਿੱਚ select ਹੋ ਜਾਂਦੀ ਹੈ, ਅਤੇ ਉਸਦੀ ਨੋਕਰੀ ਸ਼ੁਰੂ ਹੋ ਜਾਂਦੀ ਹੈ। ਅਤੇ ਜਦੋਂ training ਲਈ ਓਹ ਕੁੜੀ ਜਾਂਦੀ ਹੈ। ਜੋ ਕੁੜੀ ਨੇ ਮੁੰਡਾ ਦਫਤਰ ਵਿੱਚ ਦੇਖੇਆ ਸੀ, ਓਹ ਮੁੰਡਾ training ਦੇ ਕਮਰੇ ਵਿੱਚ ਵੀ ਹੁੰਦਾ ਹੈ। ਜਦੋਂ ਓਹ ਕੁੜੀ ਦੋਬਾਰਾ ਓਹ ਮੁੰਡੇ ਨੂੰ ਦੇਖਦੀ ਹੈ ਤਾਂ ਓਹ ignore ਕਰ ਦਿੰਦੀ ਹੈ ਮਤਲਬ ਓਹੋ ਉਸ ਨੂੰ ਦੇਖ ਕੇ ਨਜਰਾਂਦਾ ਹਾਂ ਨਜਰਾਂਦਾਜ ਕਰ ਦਿੰਦੀ ਹੈ। ਅਤੇ ਅਹ ਫਿਰ ਓਹੋ ਮੁੰਡਾ ਵੀ ਕੁੱਝਕ ਦਿਨ ਨੋਕਰੀ ਕਰਦਾ ਹੈ ਤੇ ਓਹ ਨੋਕਰੀ ਤੋਂ ਹੱਟ ਜਾਂਦਾ ਹੈ। ਤੇ ਪਰ ਕੁੜੀ ਓਹੋ ਨੋਕਰੀ ਲਗਾਤਾਰ ਕਰਦੀ ਹੈ। ਤੇ ਇੱਕ ਦਿਨ ਕੁੜੀ ਦੀ ਦਫ਼ਤਰ ਤੋਂ ਛੁੱਟੀ ਹੁੰਦੀ ਹੈ। ਕੁੜੀ facebook ਚਲਾਉਂਦੀ ਹੈ। ਅਤੇ ਓਹ ਮੁੰਡੇ ਦੀ request ਆਂਦੀ ਹੈ,

ਓਹ ਹੈ ਜਿਸ ਨਾਲ ਓਹ ਗੱਲ ਨਹੀਂ ਕਰਨਾ ਚਾਉਂਦਾ ਹੈ। ਅਤੇ ਕੁੜੀ ਵੀ ਉਸ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦੀ ਹੈ। ਕਿਉਕਿ ਕੁੜੀ ਨੇ ਉਸ ਨੂੰ ਪੇਲਹੇ ਵੀ ਦਫ਼ਤਰ ਵਿੱਚ ਦੇਖੇਆ ਹੁੰਦਾ ਹੈ। ਅਤੇ ਜਦੋਂ ਮੁੰਡਾ ਉਸ ਨਾਲ ਗੱਲ ਕਰਦਾ ਹੈ, ਪਰ ਮੁੰਡੇ ਨੂੰ ਪਤਾ ਨਹੀਂ ਹੁੰਦਾ ਕਿ ਜਿਸ ਕੁੜੀ ਨੂੰ ਓਹ ਪਸੰਦ ਕਰਦਾ ਹੈ, ਓਹ ਕੁੜੀ ਹੋਰ ਐ ਅਤੇ ਐ ਕੁੜੀ ਹੋਰ ਐ ਤੇ ਮੁੰਡਾ ਗਲੱਤਫਹਮੀ ਵਿੱਚ ਆਕੇ ਕੁੜੀ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦਾ ਹੈ। ਅਤੇ ਜਦੋ ਓਹ ਦੋਨੋਂ ਆਪਸ ਵਿੱਚ ਗੱਲ ਕਰਦੇ ਹੈ, ਜਦੋਂ ਓਹਨਾਂ ਦੀ ਆਪਸ ਵਿੱਚ photo ਅ photo ਇੱਕ ਦੂਜੇ ਨੂੰ ਪੇਜਦੇ ਹਾਂ ਹੈ, ਤੇ ਕੁ ਮੁੰਡੇ ਨੂੰ ਪਤਾ ਚੱਲਦਾ ਹੈ ਕੀ ਐ ਕੁੜੀ ਤਾ ਕੋਈ ਹੋਰ ਹੈ। ਪਰ ਮੁੰਡਾ ਉਸ ਦਾ ਦਿੱਲ ਨਾ ਤੋੜਨ ਕਰਕੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦਾ ਹੈ । ਇਸੇ ਤਰਾਂ ਓਹ ਆਪਸ ਵਿੱਚ ਗੱਲ ਕਰਦੇ ਰਹੰਦੇ ਹਨ। ਅਤੇ ਓਹ ਫਿਰ ਓਹ facebook ਤੋਂ ਮਿਲੇ ਹੁੰਦੇ ਹਨ ਪਰ ਕੁੜੀ ਉਸਨੂੰ ਪਿਹਲੇ ਵੀ ਜਾਣਦੀ ਹੁੰਦੀ ਸੀ। ਹੁਣ ਅੱਗੇ ਅੱਗੇ ਓਹਨਾਂ ਦੀ ਗੱਲ ਹੋਣੀ ਜਾਦਾ ਹੋ ਚੁੱਕੀ ਲਗਾਤਾਰ ਓਹ ਗੱਲ ਕਰਦੇ ਰਹੇ, ਫਿਰ ਓਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਪੀਆਰ ਹੋ ਗਇਆ। ਹੁਣ ਤਾ ਪੇਸ਼ ਹੀ ਪੈ ਗਏ ਇੱਕ ਦੂਜੇ ਦੇ ਹੁਣ ਤਾ ਇੱਕ ਦੂਜੇ ਨੂੰ ਮਾਰਣ ਦੇ ਖਿਲਾਫ ਹੈ। ਹੁਣ ਇੱਕ ਬਾਰ ਕੁੜੀ ਖੀਰਦਾਰੀ ਕਰਨ ਲਈ ਬਾਈ ਦੀ market ਚਲੀ ਜਾਂਦੀ ਹੈ। ਅਤੇ

ਕੁੜੀ ਬੋਲਦੀ ਹੈ, ਕੀ ਮੈ ਬਾਈ ਦੀ ਬਜਾਰ ਵਿੱਚ ਗੇਈ ਹਾਂ, ਖੀਰਦਾਰੀ ਕਰਨ ਲਈ ਅਤੇ ਮੁੰਡੇ ਨੂੰ ਬਹੁਤ ਗੁੱਸਾ ਆਂਦਾ ਹੈ। ਅਤੇ ਓਹ ਕੁੜੀ ਨੂੰ ਬੋਲਦਾ ਹੈ, ਰੱਬ ਕਰਕੇ ਤੇਰਾ ਟੈਂਪੂ ਉਲਟ ਜਾਵੇ ਅਤੇ ਅਤੇ ਤੂ ਮਰ ਜਾਵੇ। ਉਸ ਵੱਕਤ ਕੁੜੀ ਨੂੰ ਬਹੁਤ ਹਾਸਾ ਆਉਂਦਾ ਹੈ, ਅਤੇ ਓਹ ਦੱਸ ਨਹੀਂ ਸਕਦੀ ਉਸਨੇ ਕਿਸ ਤਰਾਂ ਆਪਣਾ ਹੱਸਾ ਰੋਕਿਆ । ਤੇ ਓਹ ਬੋਲਦਾ ਹੈ, ਸਾਰੇ ਉਸ ਟੈਂਪੂ ਵਿੱਚ ਬਚ ਜਾਣ ਅਤੇ ਤੂ ਮਰ ਜਾਵੇ ਉਸ ਵੱਕਤ ਕੁੜੀ ਬਹੁਤ ਹਸਦੀ ਹੈ। ਉਸ ਵੱਕਤ ਕੁੜੀ ਬਹੁਤ ਹਸਦੀ ਹੈ, ਅਤੇ ਮੁੰਡੇ ਨੂੰ ਬਹੁਤ ਗੁੱਸਾ ਆਇਆ ਹੁੰਦਾ ਹੈ। ਉਸਨੂੰ ਇਹ ਹੁੰਦਾ ਹੈ ਕੀ ਇਹ ਕੁੜੀ ਸ਼ਾਮ ਨੂੰ ਬਾਈ ਦੀ ਬਜਾਰ ਵਿੱਚ ਕੀ ਕਰ ਰਹੀ ਹੈ ਇਕੱਲੀ ਅਤੇ ਜਦੋ ਓਹ ਆਪਣੇ ਕਮਰੇ ਵਿੱਚ ਆ ਜਾਂਦੀ ਹੈ ਅਤੇ ਕੁੜੀ ਮੁੰਡੇ ਦੀ ਬਹੁਤ ਲੜਾਈ ਹੁੰਦੀ ਹੈ, ਮੁੰਡਾ ਉਸ ਨਾਲ ਕੁਝ ਦਿਨ ਗੱਲ ਨਹੀਂ ਕਰਦਾ ਹੈ। ਫਿਰ ਹੋਲੀ ਹੋਲੀ ਓਹਨਾਂ ਦੀ ਲੜਾਈ ਖਤਮ ਹੋ ਜਾਂਦੀ ਹੈ। ਅਤੇ ਓਹੋ ਆਪਸ ਵਿੱਚ ਦੋਬਾਰਾ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ। ਹੁਣ ਮੁੰਡਾ ਮੁੰਡੇ ਦੀ ਪੜਾਈ ਇੱਕ college ਤੋਂ ਖਤਮ ਹੋ ਗਈ, ਅਤੇ ਹੁਣ ਓਹ ਅੱਗੇ ਪੜਾਈ ਕਰਨ ਲਈ ਦੂਜੇ college ਵਿੱਚ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ।

ਹੁਣ ਓਹ ਇੱਥੇ ਰੈਣ ਦਾ ਕੀ ਨਵਾਂ ਭਾਹਨਾਂ ਸੋਚੇ, ਹੁਣ ਉਸ ਨੇ ਜੰਮੂ ਤੋਂ ਆਪਣਾ ਭਰਾ ਮੰਗਵਾ ਲਿਆ ਹੈ। ਕੀ ਹੁਣ ਆਪਣੇ ਪਿਓ ਨੂੰ ਕਿਹ ਸਕੇ ਕੀ ਇੱਥੇ ਓਦਾ ਭਰਾ ਰਹੰਦਾ ਹੈ, ਤੇ ਓਹ ਵੀ ਏਥੇ ਹੀ ਅੱਗੇ ਦੀ ਪੜਾਈ ਕਰੇਗਾ। ਹੁਣ ਦੇਖਦੇ ਹਾਂ ਕੀ ਕੀ ਹੁੰਦਾ ਹੈ। ਪਰ ਉਸਦਾ ਪਿਓ ਚਾਉਂਦਾ ਹੈ, ਕੀ ਓਹ ਇਥੋਂ canada ਚਲਾ ਜਾਵੇ, ਕੁੜੀ ਵੀ ਏਹੀ ਚਾਉਂਦੀ ਹੈ ਕੀ ਓਹ canada ਚੱਲਾ ਜਾਵੇ ਪਰ ਓਹ ਏਥੋਂ ਵਿਆਹ ਕਰਕੇ ਹੀ ਜਾਵੇ, ਹੁਣ ਦੇਖਦੇ ਹਾਂ ਕੀ ਕੀ ਹੁੰਦਾ ਹੈ। ਕੁੜੀ ਤਾਂ ਮਰਨ ਦੇ ਹਾਲਾਤ ਵਿੱਚ ਹੈ। ਹੁਣ ਤਾਂ ਸਾਰਿਆ ਦੀ ਜ਼ਿੰਦਗੀ ਖਤਮ ਹੋਣ ਦੀ ਤਦਾਦ ਪਰ ਲੱਗ ਗਈ ਹੈ।

ਜਿਸ ਨੇ ਸਾਡੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ। ਇਸ ਨੇ ਕੁੜੀ ਨੂੰ depression ਵਿੱਚ ਲੈ ਆਂਦਾ ਸੀ, ਕੁੜੀ ਦੀ depression ਦੀ ਦੋ ਮੀਨੇ ਦੀ ਦਿਵਾਈ ਚੱਲੀ ਸੀ। ਜਿਸ ਵਿੱਚ ਕੁੜੀ ਨੇ ਸੋ ਸੋ ਕੇ ਨੀਂਦ ਦੀ ਦਿਵਾਈ ਖਾ ਖਾ ਕੇ ਆਪਣਾ ਟੈਮ ਗੁਜਾਰਿਆ ਸੀ। ਫਿਰ ਇੱਕ ਦਿਨ ਏਹੋ ਜਿਹਾ ਆਏਆ ਜਿਸ ਵਿੱਚ ਕੁੜੀ ਨੇ ਫੈਂਸਲਾ ਲਿਆ ਕੀ ਓਹ ਦੋਬਾਰਾ ਹੁਣ ਚੰਡੀਗੜ ਚੱਲ ਜਾਵੇਗੀ। ਮੁੰਡੇ ਦੇ ਬਹੁਤ ਹੀ ਬੋਲਣ ਨਾਲ ਕੁੜੀ ਚੰਡੀਗੜ ਚਲੀ ਗਈ, ਅਤੇ ਉਸਨੇ

ਹੋਰ ਕੁਛ ਨਹੀਂ। ਹੁਣ ਮੇਰੇ ਸਤ ਮਿੰਟ ਹੋ ਚੁੱਕੇ ਹਨ, ਬੱਸ ਹੁਣ ਤਿਨ ਮਿੰਟ ਦਾ ਇੰਤਜਾਰ ਹੈ। ਇਹ ਤਿਨ ਮਿੰਟ ਕਿੱਦਾਂ ਪੂਰੇ ਹੋਣਗੇ ਮੈਨੂੰ ਬਹੁਤ ਬਿਪਦਾ ਪੇਈ ਹੋਈ ਹੈ ਆਹਾ ਤਿਨ ਮਿੰਟ ਪੂਰੇ ਹੋਣ ਤੋਂ ਬਾਦ ਇੱਕ ਹੋਨਸਲਾ ਹੋ ਜਾਵੇਗਾ, ਕੀ ਮੇਰਾ ਦੋਸੋ ਰੁੱਪਏਆ ਬਣ ਜਾਵੇਗਾ, ਇਹ ਦੋਸੋ ਰੁੱਪਏਆ ਮੈ ਇਸ ਲਏਈ ਇਕਠਾ ਕਰ ਰਹੀਆਂ ਕੀ ਮੈ ਜਨਮਦਿਨ ਮਨਾਨਉਣਾ ਹੈ ਆਪਣਾ। ਜਨਮਦਿਨ ਲਈ ਮਈ ਬਹੁਤ ਪੈਸੇ ਇਕਠੇ ਕਰੁਗੀ ਤੇ ਡੀਜੇ ਪਰ ਜਾਕੇ ਦੱਸ ਦੱਸ ਰੁਪਏ ਦੇ note ਉਡਾਵਾਂਗੀ। ਮੈਂ ਤਾਜ ਹੋਟਲ ਜਾਵਾਂਗੀ ਓਥੇ ਵੇਟਰਾਂ ਨੂੰ ਦੱਸ ਦੱਸ ਰੁਪਏ ਦੀ tip ਦੇਵਾਂਗੀ। ਏਹੇ ਮੇਰਾ ਬਹੁਤ ਹੀ ਬੜਾ ਫੈਂਸਲਾ ਹੈ ਜੋ ਕੀ ਮੈਂ ਦੋਸੋ ਰੁਪਏ ਲਈ ਗਿਆਯਰਾ ਬਾਰਾਂ ਬਜੇ ਤੱਕ ਜਾਗ ਰਹੀ ਹਾਂ, ਬਹੁਤ ਮੰਦਭਾਗੀ ਖਬਰ ਹੈ ਅੱਜ ਦੀ ਹੁਣ ਮੀਨੂੰ ਸਮਝ ਨੀ ਆਰਾ ਆਰੀਆ ਕੀ ਮੇਰੇ ਦੋ ਮਿੰਟ ਰੇਹ ਚੁੱਕੇ ਹਨ। ਹੁਣ ਓਹ ਕਿਵੇ ਪੂਰੇ ਕਰਾਂਗੀ। ਹੁਣ ਨਵੀਂ ਗੱਲ ਮੈਂ ਦਸਾਂ ਕੀ ਦੱਸ ਏਹੀ ਸਮਜ ਨਹੀਂ ਆ ਰਹੀ ਹੈ। ਹੁਣ ਮੈ ਤੁਹਾਨੂੰ ਦੱਸਣਾ ਚਾਵਾਂਗੀ, ਇੱਕ ਬਾਰ ਦੀ ਗੱਲ ਹੈ ਇਕਕ ਇੱਕ ਇੱਕ ਛੋਟੀ ਜੇਹੀ ਕੁੜੀ ਇੱਕ ਛੋਟੀ ਜੇਹੀ ਕੁੜੀ ਸਾਡੇ ਸਾਮਣੇ ਪੀਜੀ ਤੋਂ ਸਾਮਣੇ ਰਹਿੰਦੀ ਸੀ। ਜਿਸ ਦਾ ਨਾਮ ਸ਼੍ਰੇਯਾ ਸੀ, ਇੱਕ ਦਿਨ ਮੈਂ ਉਸਨੂ ਥੱਪੜ ਮਾਰਿਆ ਉਸ ਤੋਂ ਬਾਚ ਓਹੋ ਸਾਡੀ ਪੀਜੀ ਚ ਨਜਰ ਹੀ ਨਹੀਂ ਆਈ। ਉਸਦੀ ਮਾਂ ਨੇ ਮੈਨੂ ਇੱਕ ਉਸ ਦੀ ਮਾਂ ਨੇ ਮੈਨੂੰ ਇੱਕ ਸੰਦੇਸ਼ਾਂ ਦਿੱਤਾ, ਕੀ ਮੈ ਉਸਦੀ delivery time ਉਸਦੀ ਮੱਦਦ ਕਰਾਂ। ਮੈਨੂੰ ਸਮਜ ਨਾਂ ਆਵੈ ਕੀ ਮੈ ਉਸਦੀ ਮੱਦਦ ਕਿਵੇ ਕਰਾਂ। ਤੇ ਮੈਨੂੰ ਸਮਝ ਨਾ ਆਵੈ ਮੈਂ ਉਸਦੀ ਮੱਦਦ ਕਿਵੇ ਕਰਾਂ, ਮੈਂ ਪਲਵੀ ਨੂੰ ਪੁੱਛਿਆ ਪਲਵੀ ਮੈਂ ਇਸਦੀ ਮੱਦਦ ਕਿਵੇ ਕਰ ਸਕਦੀ ਆ, ਚਲੋ ਬਾਕੀ ਦੀ ਕਹਾਣੀ ਮੈਂ ਆਪ ਨੂੰ ਅਗਲ episode ਵਿੱਚ ਦੱਸਾਂਗੀ ਚਲੋ ਸਤ ਸ਼੍ਰੀ ਅਕਾਲ। ਭੇਡ ਚਾਲ ਵਰਣਨ ਦੇ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਹੈ। ਇਸਦੇ ਵਿੱਚ ਲੇਖਕ ਨੇ ਇੱਕ ਵਿਸ਼ਾਲ ਕਿੱਤਾ ਪੇਸ਼ ਕੀਤਾ ਹੈ ਕਿ ਬਿਨਾ ਸੋਚੇ ਸਮਝੇ ਪੱਛਮੀ ਰਿਵਾਜ਼ਾਂ ਨੂੰ ਅਪਣਾਉਣਾ ਚੰਗੀ ਗੱਲ ਨਹੀਂ। ਇਸ ਭੇਡ ਜ਼ਾਹਿਲ ਦਸਤਾਕਾਰ ਇਸ ਨਿਬੰਧ ਦਾ ਮੁੱਖ ਵਿਸ਼ਾ ਹੈ। ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ

ਜੋ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਲੇਖਕ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਅਜਿਹਾ ਰੂਪ ਇੱਕ ਰਚਨਾ ਇੱਕ ਰੁਚੀ ਭੇਡਾਂ ਦੇ ਵਿੱਚ ਹੁੰਦੀ ਹੇ। ਭੇਡ ਕਿ ਜਿਹੜੇ ਦੇ ਵਾਂਗੂੰ ਹੀ ਨਹੀਂ ਬਲਕਿ ਉਹ ਭੇਡਾਂ ਦਾ ਸਭ ਤੋਂ ਪਹਿਲਾਂ ਸਪੱਸ਼ਟ ਕਰਦਾ ਹੈ ਕਿ ਭੇਡ ਚਾਲ ਦਾ ਮਤਲਬ ਹੈ ਬਿਨਾ ਸੋਚੇ ਸਮਝੇ ਕਿਸੀ ਦੀ ਨਕਲ ਕਰਨਾ।

ਰੱਖ ਦਿੱਤਾ ਜਾਵੇ ਤਾਂ ਉਹ ਉੱਥੇ ਹੀ ਲੰਬੀ ਪਈ ਰਹਿੰਦੀ ਹੈ। ਉਹ ਸੋਚਦੀ ਹੈ ਕਿ ਉਸਨੂੰ ਇਸੇ ਵਾੜੇ ਚ ਹੀ ਕਿਸੇ ਭਾਰੀ ਚੀਜ਼ ਨੇ ਦਬਾਈ ਰੱਖਿਆ ਹੋਇਆ ਹੈ। ਭੇਡਾਂ ਦੇ ਇਸ ਸੁਭਾਅ ਦੀ ਵਰਤੋਂ ਆਜੜੀ ਕਰਦੇ ਹਨ। ਖਾਸ ਕਰਕੇ ਗਿਣਤੀ ਕਰਾਉਣ ਵਾਲੇ ਉਹ ਇੱਕ ਸੋਟੀ ਹੱਥ ਦੇ ਵਿੱਚ ਫੜ੍ਹ ਕੇ ਇੱਕ ਭੇਡ ਨੂੰ ਹੇਠ ਲਮਕਾ ਦਿੰਦੇ ਹਨ ਅਤੇ ਬਾਕੀ ਦੀਆਂ ਭੇਡਾਂ ਆਪਣੇ ਆਪ ਬਿਨਾ ਸੋਚੇ ਸਮਝੇ ਉਸਦਾ ਸ਼ਿੰਗਾਰ ਮੁੰਨਤੀ ਕਰਨ ਲੱਗ ਜਾਂਦੀਆਂ ਹਨ ਅਤੇ ਗਿਣਤੀ ਹੋ ਜਾਂਦੀ ਹੈ ਲਾਲ ਸਿੰਘ ਕਮਲਾ ਅਕਾਲੀ ਇਹ ਕਹਿਣਾ ਚਾਹੁੰਦਾ ਹੈ ਕਿ ਬਹੁਤ ਮਰਦਾਂ ਦੇ ਵਿੱਚ ਤੀਵੀਂਆਂ ਦਾ ਸੁਭਾਅ ਭੇਡਾਂ ਵਰਗਾ ਹੁੰਦਾ ਹੈ। ਆਮ ਲੋਕਾਂ ਕੋਲ ਸੁਰਤ ਸੋਚਣੀ ਨਹੀਂ ਹੁੰਦੀ ਉਹ ਭੇਡ ਚਾਲ ਦੇ ਵਾਂਗ ਪਾਈਆਂ ਲੀਕਾਂ ਉੱਤੇ ਤੁਰਨਾ ਹੀ ਪਸੰਦ ਹੈ। ਮਨੁੱਖ ਦੀ ਭੇਡ ਚਾਲ ਵਾਲੀ ਰੁਚ ਰੁਚੀ ਨੇ ਉਸਦਾ ਜੀਵਨ ਨਸ਼ਟ ਕਰ ਦਿੱਤਾ ਹੈ। ਲੇਖ ਦੇ ਵਿੱਚ ਚਾਲ

ਸ਼੍ਰੇਣੀ ਦੇ ਵਿੱਚ ਵਾਧਾ ਪਾ ਰਿਹਾ ਹੈ। ਲੇਖ ਅਨੁਸਾਰ fashion ਇੱਕ ਅਜਿਹਾ ਸ਼ਬਦ ਹੈ ਜਿਸ ਦੇ ਪਰਦੇ ਹੇਠ ਅਨੁਸਾਰ ਅਨੇਕ ਹੀ ਸ਼ਕਤੀਆਂ ਦੇ ਅਨੇਕ ਨਿਰੰਕਾਰ ਹੰਕਾਰ ਲੁਕੀਆਂ ਜਾਂਦੀਆਂ ਹਨ। ਇਸ ਥਾਂ ਵਾਲੇ ਸਮਰਪਣ ਅਤੇ fashion ਦੇ ਭੇਡ ਚਾਲ ਦੇ ਪੱਖੋਂ ਪੰਜਾਬ ਪੰਜਾਹ ਕੁ ਸਾਲ ਪਹਿਲਾਂ ਵਿੱਚ ਇਸਤਰੀ ਦਾ ਸਨਮਾਨ ਬਦਲੇ ਰੂਪ ਦੇ ਵਿੱਚ ਸਮਝਿਆ ਜਾਂਦਾ ਅਤੇ ਮੁਟਿਆਰਾਂ ਆਪਣੇ ਨੂੰ ਕੱਸ ਕੱਸ ਕੇ ਐਨਾ ਤੰਗ ਕਰ ਦਿੰਦੀਆਂ ਹਨ ਕਿ ਆਦਮੀ ਦੇ ਪੰਜੇ ਵਿੱਚ ਆ ਸਕੇ। ਚਿੰਨ੍ਹ ਵਿੱਚ ਛੋਟਾ ਪੈਰ ਇਸਤਰੀ ਦਾ ਮਹੱਤਵਪੂਰਨ ਸਮਝਿਆ ਗਿਆ ਹੈ ਅਤੇ ਇਸਦੇ ਵਿੱਚ ਸਤੱਤਵ ਦੇ ਲਈ ਤੀਵੀਆਂ ਨੇ ਲੋਕ ਦੀ ਜੁੱਤੀ ਸਮਝਿਆ ਗਿਆ ਹੈ। ਪੈਰ ਇਸਦੇ ਵਿੱਚ ਇਸਤਰੀ ਦੀ ਪੈਰ ਨੂੰ ਨਖੁੱਦਰ ਬਣਾਉਣ ਦੇ ਲਈ ਕਿਸੇ ਦੀ ਪੈਰ ਦੀ ਜੁੱਤੀ ਦਿੱਤੀ ਜਾਂਦੀ ਸੀ ਅਤੇ ਕਿਸੇ ਨੇ ਸੋਚਿਆ ਕਿ ਅਸਲੀ ਸਮੱਪਣ ਕਿਸ ਗੱਲ ਦਾ ਹੈ। ਪੰਜਾਬ ਦੇ fashion ਦੀ ਮਾਰ ਦਾ ਸ਼ਿਕਾਰ ਹੋ ਗਿਆ। ਖਾਸ ਕਰਕੇ ਅੰਗਰੇਜ਼ੀ ਰਾਜ ਦੇ ਵਿੱਚ ਜਿੱਥੇ ਐਨੇ ਫੈਸ਼ਨਾ ਦਾ ਹੜ੍ਹ ਆ ਗਿਆ ਹੈ। ਛੰਨਿਆਂ ਅਤੇ ਬਾਟਿਆਂ ਦੀ ਥਾਂ ਕੌਲਿਆਂ ਅਤੇ ਗਿਲਾਸਾਂ ਦਾ ਰਿਵਾਜ਼ ਪੈ ਗਿਆ। ਗੂੜੇ ਅਤੇ ਮਿੱਠੇ ਚੌਲ ਖਾਣ ਦਾ ਰਿਵਾਜ਼ ਹੱਟ ਗਿਆ। ਤੰਦੂਰ ਦੀ ਰੋ ਤੰਦੂਰ ਰੋਟੀ ਥਾਂ ਤੇ ਪਤਲੇ ਪਤਲੇ ਫੁਲਕੇ ਆ ਗਏ ਅਤੇ ਘਿਉ ਨੂੰ ਸਾੜ ਕੇ ਕੁਦ ਕੂੜੇ ਦੇ ਵਿੱਚ ਰਿਵਾਜ਼ ਪ੍ਰਚਲਿਤ ਹੋ ਗਿਆ। ਦੁੱਧ, ਲੱਸੀ, ਮੱਖਣ ਦੀ ਥਾਂ ਚਾਹ, ਸ਼ਰਾਬ ਅਤੇ ਮਾਸ ਨੇ ਲੈ ਲਈ। ਲੇਖਕ ਕਹਿੰਦਾ ਹੈ ਕਿ ਪੁਰਾਤਨ ਪੰਜਾਬ ਖਾਣ ਤੇ ਥਾਂ ਢੰਗ ਸ਼ਬਜ਼ੀਆਂ ਦੀ ਸਿਹਤ ਦੇ ਲਈ ਲਾਭਦਾਇਕ ਕੀਤੇ ਪੰਜਾਬ ਦੇ ਪੌਣ ਪਾਣੀ ਅਨੁਸਾਰ ਪੰਜਾਬ ਨੂੰ ਸਦਾ ਖੁੱਲ੍ਹਾ ਅਤੇ ਰੱਜ ਕੇ ਖਾਂਦੇ ਸਨ। ਇਸਦੇ ਲਈ ਬਾਟਿਆਂ ਨੂੰ ਪ੍ਰਸ਼ਾਦਿਆਂ ਦੀ ਵਰਤੋਂ ਜੀਵਨ ਦੀ ਨਿਸ਼ਾਨੀ ਹੁੰਦੀ ਸੀ। ਤੰਦੂਰ ਦੀ ਰੋਟੀ ਵੰਡ ਵੰਡਾ ਕੇ ਵੰਡਿਆ ਅਤੇ ਉਸਦੇ ਨਾਲ ਪਤਲੇ ਪਤਲੇ ਫੁਲਕੇ ਆ ਗਏ। ਬਲਕਿ ਉਨ੍ਹਾ ਦੇ ਵਿੱਚ ਹੀ ਦੁੱਧ, ਲੱਸੀ, ਮੱਖਣ ਅਤੇ ਉਹਨਾ ਦੇ ਪੰਜਾਬ ਵਿੱਚ ਕਹਿੰਦੇ ਹਨ ਕਿ ਪੁਰਾਤਨ ਪੰਜਾਬੀ ਖਾਣਾ ਅਤੇ ਖਾਣ ਦੇ ਢੰਗ ਦੇ ਪੰਜਾਬੀਆਂ ਦੇ ਵਿੱਚ ਹੋਰ ਵੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਹਨਾ ਦੇ ਵਿੱਚ ਉਸਦੇ ਨਾਲ ਨਾਲ ਬਲਕਿ

ਤੰਦੂਰ ਦੀ ਰੋਟੀ ਵੱਡੇ ਭੋਗਾਂ ਅਤੇ ਕੜਕਦੇ ਸਰੀਰਾਂ ਦੇ ਸਦਾ ਹੀ ਜੀਵਨ ਦੀ ਨਿਸ਼ਾਨੀ ਹੈ, ਪਰ ਤਵੇ ਦੀ ਰੋਟੀ ਤਾਂ ਸਾੜੇ ਆਟੇ ਚ ਸਿਵਾ ਕੇ ਓਜਲ ਕੀਤੀ ਗਈ ਹੈ ਅਤੇ ਬਲਕਿ ਉਹਨਾ ਦਾ ਰਿਵਾਜ਼ ਦੇ ਨਾਲ ਨਾਲ ਤੰਦੂਰ ਦੀ ਰੋਟੀ ਦੇ ਨਾਲੋਂ, ਪਰ ਤਵੇ ਦੀ ਰੋਟੀ ਪੰਜਾਬ ਲੋਕ ਸਦਾ ਖੁੱਲ੍ਹੇ ਅਤੇ ਰੱਜ ਕੇ ਖਾਂਦੇ ਹਨ ਇਸਦੇ ਲਈ ਬਾਟਿਆਂ ਅਤੇ ਬਲਕਿ ਉਹਨਾ ਦੀ ਖੁਰਾਕ ਸ਼ੁਰੂ ਤੋਂ ਖੁੱਲ੍ਹੀ ਰਹਿੰਦੀ ਹੈ। ਬਲਕਿ ਉਹਨਾ ਦੀ ਖੁਰਾਕ ਸ਼ੁਰੂ ਤੋਂ ਖੁੱਲ੍ਹੀ ਰਹਿੰਦੀ ਹੈ। ਬਲਕਿ ਪਰ ਜੀਵਨ ਦੀ ਰੋਟੀ ਅਤੇ ਮਾੜੇ ਆਟੇ ਦੇ ਰੂਪ ਵਿੱਚ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਗੁੜ੍ਹ ਜਾਂ ਮਿੱਠਾ ਖਾਣ ਦੇ ਸਮੇਂ ਪੁਰਾਤਨ ਪੰਜਾਬੀ ਦੇ ਖਾਣ ਦਾ ਢੰਗ ਪੰਜਾਬੀਆਂ ਦੀ ਸਿਹਤ ਦੇ ਲਈ ਲਾਭਦਾਇਕ ਸੀ ਅਤੇ ਪੰਜਾਬੀ ਦਾ ਦੇਣ ਪਾਣ ਪੰਸਾਰ, ਪੰਜਾਬ ਦੇ ਲੋਕ ਦੇ ਰੂਪ ਵਿੱਚ ਕੀਤਾ ਜਾਂਦਾ ਅਤੇ ਖੁੱਲ੍ਹੀ ਖੁਰਾਕ ਦੇ ਨਾਲ ਹੀ ਪੈਦਾ ਹੁੰਦਾ ਹੈ, ਤੰਦੂਰ ਦੀ ਰੋਟੀ ਸੀ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਿਯੰਕਾ ਤੇ ਮੈਂ ਕੁਰੇਹ ਪਿੰਡ ਤੋਂ ਹਾਂ ਅੱਜ ਮੈਂ ਤੁਹਾਨੂੰ ਮਨੁੱਖ ਅਤੇ ਵਿਗਿਆਨ ਬਾਰੇ ਦੱਸਣ ਜਾ ਰਹੀ ਹਾਂ ਅੱਜ ਦੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ ਜੀਵਨ ਵਿਚ ਜਿਹੜੀਆਂ ਚੀਜਾਂ ਅਸੀਂ ਵਰਤਦੇ ਹਾਂ ਓਹਨਾ ਵਿਚ ਸਾਇਦ ਹੀ ਕੋਈ ਅਜਿਹੀ

ਪੁਸਤਕ ਪੈਣ ਕੱਪੜੇ ਮੇਜ ਕੁਰਸੀ ਦਵਾਈਆਂ ਮਨੋਰੰਜਨ ਦੇ ਸਾਧਨ ਹਨ। ਅੰਦਰ ਦਾਨ ਹਨ ਵਿਗਿਆਨ ਦਾ ਸਦਕਾ ਧਰਤੀ ਉੱਤੇ ਕਿਸੇ ਵੀ ਬਸ ਦਾ

ਜਾਪਦੀਆਂ ਹਨ ਕੀਤੇ ਵੀ ਕਿਉਂ ਘਟਨਾਂ ਵਾਪਰੇ ਉਸ ਦੀ ਸੂਚਨਾ ਮਿੰਟਾ ਸੇਕੀਂਦਾ ਵਿਚ ਧਰਤੀ ਦੇ ਹਰ ਕੋਨੇ ਤੇ ਪਹੁਚ ਜਾਂਦੀ ਹੈ ਸਮ ਅਹ ਮਾਰੂ ਸਮਝੀਆ ਜਾਂਦੀਆਂ ਬੀਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈਂ ਹਰ ਪ੍ਰਕਾਰ ਦੇ ਸੁੱਖਾ ਦੇ ਸਾਧਨ ਮਨੁੱਖ ਦੀ ਸੇਵਾ ਵਿਚ ਹਨ ਕੁਦਰਤ ਦੀਆ ਸ਼ਕਤੀਆਂ ਨੂੰ ਵਸ ਵਿਚ ਕੀਤਾ ਜਾ ਰਿਹਾ ਹੈ ਇਸ ਤਰਾਂ ਵਿਗਿਆਨ ਨੇ ਮਨੁੱਖ ਦੇ ਜੀਵਨ ਢੰਗ ਨੂੰ ਹੀ ਬਦਲ ਦਿਤਾ ਹੈ ਹੁਣ ਵਿਗਿਆਨ ਸਦਕਾ ਮਨੁੱਖ ਇਸੇ ਧਰਤੀ ਦਾ ਬਾਦਸ਼ਾਹ ਹੈ ਵਿਗਿਆਨ ਮਨੁੱਖੀ ਮਿਨਤ ਦਾ ਸਿੱਟਾ ਵਿਗਿਆਨ ਮਨੁੱਖ ਦੀ ਹੀ ਸੂਝ ਅਤੇ ਮਿਹਨਤ ਦਾ ਸਿੱਟਾ ਹੈ ਵਿਗਿਆਨ ਦਾ ਇਹ ਵਿਕਾਸ ਇਕ ਦਿਨ ਵਿਚ ਨਹੀਂ ਹੋਇਆ ਜਿਸ ਦੇ ਪਿੱਛੇ ਮਨੁੱਖ ਦੀਆ ਆਪਣੀਆਂ ਲੋੜਾਂ ਲਈ ਕੁਦਰਤ ਨੂੰ ਸਮਝਣ ਅਤੇ ਉਸ ਉਤੇ ਕਾਬੂ ਪਾਉਣ ਦੇ ਯਤਨਾਂ ਦੀ ਲੰਬੀ ਕਹਾਣੀ ਹੈ

ਜਿਵੇ ਕਿ ਅੱਗ ਬਾਲਣ ਦੀ ਕਾਂਡ ਤੀਲਾ ਦੀ ਡੱਬੀ ਪਹੀਏ ਦੀ ਕਾਂਡ ਹਾਵਾਈਜਹਾਜ ਦੀ ਕਾਂਡ ਅੱਜ ਦਾ ਜੋ ਵਿਗਿਆਨ ਹੈ ਉਹ ਕੁਝ ਸਮੇਂ ਬਾਦ ਆਮ ਗਿਆਨ ਦਾ ਹਿਸਾ ਬਣ ਜਾਂਦਾ ਹੈ ਵਿਗਿਆਨ ਪੂਰੇ ਵਿਸ਼ਵ ਦੀ ਲੋਕਾਂ ਪ੍ਰਾਪਤੀ। ਵਿਗਿਆਨ ਦੀਆ ਕਾਂਡਾ ਕਿਸੇ ਇਕ ਦੇਸ਼ ਜਾ ਧਰਤੀ ਦੇ ਖਿੱਤੇ ਦੇ ਲੋਕਾਂ ਦੀ ਦੇਣ ਨਹੀਂ ਹਨ। ਇਹਨਾਂ ਲਈ ਸਾਰੇ ਸੰਸਾਰ ਦੇ ਵਿਗਿਆਨੀਆਂ ਨੇ ਆਪਣਾ ਯੋਗਦਾਨ ਪਾਹਿਆ ਹੋਹਿਆ ਹੈ। ਕੰਡ ਭਾਵੈ ਕਿਸੇ ਵਿਗਿਆਨੀ ਨੇ ਕੱਢੀ ਹੋਵੇ ਉਸ ਦਾ ਲਾਭ ਸਾਰੇ ਸੰਸਾਰ ਨੂੰ ਹੁੰਦਾਂ ਹੈ। ਉਦਾਹਰਣ ਜਿਵੇ ਕਿ ਬਿਜਲੀ ਰੇਡੀਓ ਟੈਲੀਫੋਨ ਟੈਲੀਵਿਜ਼ਨ ਆਦਿ ਕਲਾ ਅਹ ਕਾਂਡਾ ਦਾ ਲਾਭ ਪੂਰੀ ਦੁਨੀਆਂ ਨੂੰ ਪਹੁਚ ਰਿਹਾ ਹੈ ਇਸ ਤਰਾਂ ਵਿਗਿਆਨ ਇਸ ਧਰਤੀ ਦੇ ਲੋਕ ਦੀ ਸਾਂਝੀ ਪ੍ਰਾਪਤੀ ਹੈ ਅਤੇ ਇਸ ਦੇ ਲਾਭਾਂ ਦਾ ਹੱਕ ਸਾਰਿਆਂ ਨੂੰ ਹੈ ਵਿਗਿਆਨ ਨਾਲ ਮਨੁੱਖ ਦੇ ਵਿਚ ਤੇਜੀ ਨਾਲ ਬਦਲਾਵ ਵਿਗਿਆਨ ਦੇ ਖੇਤਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਨਿੱਤ ਅਖਬਾਰਾਂ ਰਸਾਲਿਆਂ ਰੇਡੀਓ ਟੇਲੀਵਿਜ਼ਨ

ਉਹ ਕੁਝ ਸਮੇਂ ਪਿੱਛੇ ਆਮ ਹੋ ਜਾਂਦੀ ਹੈ electronic ਘੜੀ ਹੀ ਨਹੀਂ ਕੁਝ ਸਾਲਾਂ ਪਹਿਲਾ ਅਜਿਹੀਆਂ ਘੜੀਆਂ ਹੈਰਾਨੀ ਪੈਦਾ ਕਰਦੀਆਂ ਤੇ ਕੁਝ ਕੁਝ ਕਾਰਜ ਹੁੰਦੀਆਂ ਹਨ ਪਰ ਅੱਜ ਕਲ ਇਨ੍ਹਾਂ ਦੀ ਵਰਤੋਂ ਆਮ ਹੁੰਦੀ ਹੈ ਇੰਝ ਲਈ ਅਨੁਮਾਨ ਕਰਨਾ ਸੋਖਾ ਨਹੀਂ ਕਿ ਆਉਣ ਵਾਲੇ ਸਮੇ ਵਿਚ ਵਿਗਿਆਨ ਦੀਆ ਕਿਹੜੀਆਂ ਕਿਹੜੀਆਂ ਕਾਂਡਾ ਹੋਣਗੀਆਂ ਅਤੇ ਊਨਾ ਕਾਰਨ ਮਨੁੱਖੀ ਜੀਵਨ ਕਿੰਨਾ ਤਬਦੀਲ ਹੋ ਜਾਵੇਗਾ। ਵਿਗਿਆਨ ਸਦਕਾ ਮਨੁੱਖ ਦੇ ਭੌਤਿਕ ਜੀਵਨ ਵਿਚ ਤਬਦੀਲੀਆਂ ਵਿਗਿਆਨ ਸਦਾ ਮਨੁੱਖ ਦੇ ਭੌਤਿਕ ਜੀਵਨ ਵਿਚ ਤੇਜੀ ਨਾਲ ਤਬਦੀਲੀਆਂ ਆਈਆਂ ਹਨ ਪਰ

ਡਾਲੀ ਹੁੰਦੀ ਹੈ ਗਿਆਨ ਨੇ ਕਲਾਵਾਂ ਦੇ ਵਿਕਸਿਤ ਹੋਣ ਵਿਚ ਵੀ ਬਹੁਤ ਯੋਗਦਾਨ ਪਾਇਆ ਹੈ। ਉਦਾਹਰਣ ਜਿਵੇ ਕਿ ਸੰਗੀਤ ਦੇ ਅਜਿਹੇ ਸਾਜ ਬਣ ਗਏ ਹਨ ਇਨਾਂ ਨਾਲ ਬਰੀਕ ਤੋਂ ਬਰੀਕ ਅਤੇ ਮੋਟੀ ਤੋਂ ਮੋਟੀ ਧੁਨੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ ਫ਼ਿਲਮਾਂ ਵਿਚ ਵਿਗਿਆਨ ਨੇ ਕਲਾਕਾਰ ਦੇ ਕਲਾ ਦੇ ਪ੍ਰਭਾਵ ਵਿਚ ਬੇਹਤ ਵਾਧਾ ਕੀਤਾ ਹੈ ਕੋਈ ਸ਼ੋਭਾ ਵਿਚ ਅਜਿਹਾ ਚਿੱਤਰਕਾਰ ਇਕ ਵਧੀਆ ਚਿੱਤਰ ਬਣਾਉਣਦਾ ਹੈ ਤਾ ਵਿਗਿਆਨ ਉਸ ਚਿੱਤਰ ਦੀਆ ਭਿੰਨ ਭਿੰਨ ਲੱਖਾਂ ਕਾਪੀਆਂ ਤਿਆਰ ਕਰਨ ਵਿਚ ਮਦਦ ਕਰਦਾ ਹੈ

ਦਾ ਉਤਮ ਸਹਿਤ ਸਾਰੇ ਸੰਸਾਰ ਵਿਚ ਛਾਪਦਾ ਅਤੇ ਵਿਕਦਾ ਹੈ ਇਸ ਪ੍ਰਕਾਰ ਵਿਗਿਆਨ ਅਤੇ ਕਲਾਵਾਂ ਮਨੁੱਖ ਨੇ ਪੈਦਾ ਕੀਤੀਆਂ ਅਤੇ ਮਨੁੱਖ ਦੇ ਭਲੇ ਇਕ ਦੂਜੇ ਦੀਆ ਪੂਰਕ ਹਨ ਮਨੁੱਖ ਦੇ ਮਨ ਵਿੱਚੋ ਅੰਧਵਿਸ਼ਵਾਸਾਂ ਵਹਿਮਾਂ ਭਰਮਾਂ ਅਤੇ ਨਿਰਮਲ ਡਰਾ ਦਾ ਹਨ੍ਹੇਰਾ ਦੂਰ ਕਰਨ ਲਈ ਵਿਗਿਆਨ ਅਤੇ ਕਲਾਵਾਂ ਦਾ ਬਰਾਬਰ ਯੋਗਦਾਨ ਹੈ ਵਿਗਿਆਨ ਇਕ ਸ਼ਕਤੀ ਵਿਗਿਆਨ ਮਨੁੱਖ ਦੇ ਹੱਥ ਵਿਚ ਇਕ ਵੱਡੀ ਸ਼ਕਤੀ ਹੈ ਕਿਸੇ ਵੀ ਸ਼ਕਤੀਸ਼ਾਲੀ ਸਾਧਨ ਵਾਂਗ ਇਸਦੀ ਕੁਵਰਤੋਂ ਵੀ ਮਾੜੀ ਹੈ ਅਜਕ ਅੱਜ ਯੁਗਾ ਵਿਗਿਆਨ ਦੀ ਮਦਦ ਨਾਲ ਬੜੇ ਭਿਅੰਕਰ ਹਥਿਆਰ ਬਣਾਏ ਜਾ ਰਹੇ ਹਨ ਦੂਜੇ ਮਹਾਯੁੱਧ ਸਮੇ ਚ ਪਾਨਿਕ ਸ਼ਹਿਰਾਂ ਅਤੇ ਨਾਗਾਸਾਕੀ ਦੇ ਐਟਮਬੰਬਾਂ ਨਾਲ ਹੋਏ ਪ੍ਰਭਾਤੀ ਅਜੇ ਤਕ ਸਭ ਨੂੰ ਯਾਦ ਹੈ ਹੁਣ ਤਾ ਅਜਿਹੇ ਮਾਰੂ ਹਥਿਆਰਾਂ ਬਾਰੇ ਸੁਣਦੇ ਹਾਂ ਜਿਨ੍ਹਾਂ ਦੀ ਮਾਰ ਨਾਲ ਸਾਰਾ ਸੰਸਾਰ ਏਕੋ ਸਮੇ ਤਬਾਹ ਹੋ ਸਕਦਾ ਹੈ ਤਬਾਹ ਹੋ ਸਕਦਾ ਹੈ

ਝਿਝਕਦੇ ਨਹੀਂ ਆਉਣ ਵਾਲੇ ਸਮਿਆਂ ਵਿਚ ਅਜਿਹੇ ਮਨੁੱਖ ਦੀ ਲੋੜ ਹੈ ਜਿਹੜਾ ਮਾਰੂ ਦੀ ਉਸਾਰੀ ਹੋਵੇ ਜਿਹੜਾ ਵਿਗਿਆਨਿਕ ਦ੍ਰਿਸ਼ਟੀ ਅਤੇ ਕੋਮਲ ਹਿਰਦੇ ਦਾ ਮਲਿਕ ਹੋਵੇ ਤਾ ਹੀ ਉਹ ਵਿਗਿਆਨ ਦੀ ਵਧੀਆ ਸ਼ਕਤੀ ਨੂੰ ਸਮੁੱਚੀ ਮਾਨਵਤਾ ਦੇ ਭਲੇ ਲਈ ਵਰਤ ਸਕਦਾ ਹੈ ਨਿਸ਼ਚੇ ਹੀ ਅਜਿਹੇ ਮਨੁੱਖ ਦੀ ਸ਼ਖ਼ਸ਼ੀਅਤ ਦਾ ਵਿਕਾਸ ਵਿਗਿਆਨ ਅਤੇ ਕਲਾ ਦੋਹਾ ਦੇ ਸੁਮੇਲ ਸਦਕਾ ਹੀ ਹੋ ਸਕਦਾ ਹੈ ਵਿਗਿਆਨ ਸਦਕਾ ਬੋਹੋਤ ਹੀ ਮਨੁੱ ਅਹ ਵਿਗਿਆਨ ਸਦਕਾ ਹੀ ਮਨੁੱਖ ਆਪਣੇ ਜੀਵਨ ਵਿਚ ਬੋਹੋਤ ਸਾਰੀਆਂ ਤਬਦੀਲੀਆਂ ਲਿਆ ਰਿਹਾ ਹੈ ਅਤੇ ਮਨੁੱਖ ਦੇ ਮਨ ਵਿਚ ਵੀ ਤਬਦੀਲੀਆਂ ਆ ਰਹੀਆਂ ਹਨ ਅਮ ਮੁੱਖ ਰੂਪ ਵਿਚ ਇਹ ਤਬਦੀਲੀ ਸਹਿਤ ਕਲਾ ਦੇ ਲਈ ਸਹਿਤ ਕਲਾਵਾਂ ਲਈ ਹੁੰਦੀ ਹੈ ਵਿਗਿਆਨ ਦੇ ਕਲਾਵਾਂ ਵਿਚ ਹੀ ਬੋਹੋਤ ਜ਼ਿਆਦਾ ਯੋਗਦਾਨ ਪਾਇਆ ਜਾ ਰਿਹਾ

ਅਤੇ ਫ਼ਿਲ ਅਹ ਅਤੇ ਫ਼ਿਲਮਾ ਵਿਚ ਵੀ ਵਿਗਿਆਨ ਦੇ ਕਲਾਕਾਰਾਂ ਦਾ ਵੀ ਬੋਹੋਤ ਪ੍ਰਭਾਵ ਪੈ ਰਿਹਾ ਹੈ ਤੇ ਚਿੱਤਰਕਾਰਾਂ ਦਾ ਵੀ ਬੋਹੋਤ ਵਧੀਆ ਪ੍ਰਭਾਵ ਪੈ ਰਿਹਾ ਤੇ ਉਹ ਬੋਹੋਤ ਹੀ ਵਧੀਆ ਚਿੱਤਰ ਬਣਾਉਂਦੇ ਹਨ

ਨਿਰੀਖਣਾਂ ਅਤੇ ਕੁਝ ਸਮਝਣ ਵਿਚ ਸਾਡੀ ਮਦਦ ਕਰਦੇ ਹਨ